ਇਸ ਤਰ੍ਹਾਂ initial ਜਿਹੜੀ ਉਹਨਾਂ ਦੀ ਕਹਿੰਦੇ ਨੇ quality eligibility criteria ਨੇ। ਇਸ ਤੋਂ ਬਾਅਦ ਜਿਹੜੇ ਹੋਰ ਕਾਫੀ ਸਾਰੀਆਂ ਚੀਜਾਂ ਨੇ, parameters ਹੁੰਦੇ ਨੇ, ਉਹ ਵੀ ਹੈਗੇ ਨੇ। ਤੇ ਉਹਨਾਂ ਵਾਸਤੇ ਜਿਹੜੀ technical team ਹੁੰਦੀ ਆ, ਉਹਨਾਂ ਦਾ ਜਿਹੜਾ eligibility criteria ਹੁੰਦਾ ਹੈ, ਉਹਨੂੰ ਦੁਬਾਰਾ ਤੋਂ check ਕਰਦੀ ਆ ਕਿ ਤੁਸੀਂ eligible ਹੋ ਜਾਂ ਨਹੀਂ। ਤੇ ਉਸ ਤੋਂ ਬਾਅਦ ਹੀ ਉਹ ਲੋਕੀ ਅੱਗੇ forward ਕਰਦੇ ਨੇ ਕਿ ਚਲੋ ਅਸੀਂ ਤੁਹਾਨੂੰ ਇਹਦੇ ਬਾਰੇ ਪੂਰੀ counseling ਦਿੰਨੇ ਆ ਕਿ ਅੱਗੇ process ਕਿਵੇਂ ਹੋਏਗਾ। ਤੇ ਇਹ ਸਾਰੇ process ਵਿੱਚ ਤੁਸੀਂ PR apply ਕਰਦੇ ਓ, ਤਾਂ ਘੱਟੋ-ਘੱਟ ਅੱਠ ਤੋਂ ਬਾਰ੍ਹਾਂ ਮਹੀਨੇ ਲੱਗ ਜਾਂਦੇ ਨੇ। ਸਮਝੋ ਕਿ ਸਾਲ ਪੂਰਾ ਇੱਕ ਲੱਗ ਜਾਂਦਾ ਕਿਉਂਕਿ ਇਹਦੇ ਵਿੱਚ ਹੋਰ ਬਹੁਤ ਸਾਰੀਆਂ formalities ਹੁੰਦੀਆਂ ਨੇ।

madam ਇਹ mandatory ਹੈ ਕਿ ਸਾਨੂੰ IELTS exam ਦੇਣਾ ਪਏਗਾ ਤੇ ਅਸੀਂ ਉਹਨਾਂ ਨੂੰ ਦੱਸਦੇ ਆ ਕਿ IELTS ਤਾਂ ਤੁਹਾਨੂੰ ਦੇਣਾ ਈ ਪਏਗਾ ਕਿਉਂਕਿ IELTS exam ਤੋਂ ਬਿਨਾਂ ਜੇ ਤੁਸੀਂ ਉਥੇ ਜਾਂਦੇ ਓ ਤਾਂ ਤੁਹਾਡੇ ਵਾਸਤੇ ਮੁਸ਼ਕਲਾਂ ਹੀ ਹੈਗੀਆਂ ਨੇ ਕਿਉਂਕਿ language ਤਾਂ ਇੱਕ barrier ਹੋ ਜਾਂਦਾ ਉਥੇ। ਉਹਨਾਂ ਦਾ ਇੱਕ criteria ਹੈ ਕਿ IELTS ਜ਼ਰੂਰ clear ਕਰਨੀ ਚਾਹੀਦੀ ਆ। but ਉਹਦੇ ਨਾਲ ਕੁਝ band system ਵੀ ਹੁੰਦਾ ਹੈ। ਵੀ ਇੰਨੇ points ਤੁਹਾਡੇ ਹੋਣੇ ਚਾਹੀਦੇ ਨੇ, ਤਾਂ ਹੀ ਤੁਹਾਨੂੰ clarity ਮਿਲਦੀ ਆ। ਨਹੀਂ ਤਾਂ ਤੁਹਾਨੂੰ ਫਿਰ ਦੁਬਾਰਾ ਤੋਂ exam ਦੇਣਾ ਪੈਂਦਾ ਆ ਜੇ ਤੁਸੀਂ ਉਸ ਨੂੰ qualify ਨਹੀਂ ਕਰਦੇ ਤੇ ਇਸ ਤੋਂ ਬਾਅਦ ਤੁਹਾਨੂੰ ਆਪਣੇ ਜਿੰਨੇ ਵੀ educational qualification ਨੇ ਉਹਨਾਂ ਦੀ assessment ਵਾਸਤੇ ਵੀ, ਉਥੇ ਦੀ ਜਿਹੜੀ agency ਹੁੰਦੀ ਆ, Canadian agency ਉਹਨਾਂ ਦੇ ਕੋਲ ਤੁਹਾਨੂੰ ਆਪਣੇ documents ਭੇਜਣੇ ਪੈਂਦੇ ਨੇ ਕਿਉਂਕਿ ਉਹਨਾਂ ਦੀ ਜਿਹੜੀ eligibility criteria ਆ education ਦਾ ਉਹਨਾਂ ਵਿੱਚ ਕਈ educational ਜਿਹੜੀ ਸਾਡੀਆਂ degrees ਹੁੰਦੀਆਂ ਨੇ, ਉਹ ਅਹ ਉਹਨਾਂ ਨੂੰ allow ਨੀ ਕਰਦੇ। ਉਹ ਅਹ ਉਹਨਾਂ ਨੂੰ accept ਅਹ ਨੀ ਕਰਦੇ। ਜਿਸ ਕਰਕੇ ਉਹ ਕਈ ਜਿਹੜੀਆਂ ਤੁਹਾਡੀਆਂ degrees ਨੇ, ਉਹ ਵੀ ਤੁਹਾਡੀਆਂ ਬੇਕਾਰ ਹੋ ਜਾਂਦੀਆਂ। ਜੇ ਤੁਸੀਂ ਪੜ੍ਹ ਕੇ ਵੀ ਜਾ ਰਹੇ ਓ, ਤਾਂ ਵੀ ਕੋਈ ਫਾਇਦਾ ਨੀ ਉਸ ਚੀਜ ਦਾ। ਉਸ ਤੋਂ ਬਾਅਦ ਤੀਜਾ ਆਉਂਦਾ ਹੈ ਜੀ, ਇਸ ਤੋਂ ਬਾਅਦ ਕਿ ਥੋਨੂੰ ਜਦੋਂ ਉੱਥੋਂ ਦੀ government invitation ਦੇ ਦੇਵੇ, ਉਸ ਤੋਂ ਬਾਅਦ ਹੀ ਤੁਸੀਂ ਆਪਣੀ application ਏ ਜਿਹੜੀ PR ਦੀ file ਕਰ ਸਕਦੇ ਓ ਤੇ ਉਸ ਤੋਂ ਬਾਅਦ ਘੱਟੋ-ਘੱਟ ਵੀ ਥੋਨੂੰ ਛੇ ਮਹੀਨੇ ਤਾਂ ਹੈ ਹੀ minimum ਜਾਂ ਫਿਰ maximum ਬਾਰ੍ਹਾਂ ਮਹੀਨੇ ਲੱਗ ਜਾਂਦੇ ਨੇ ਆਪਣਾ PR ਲੈਣ ਵਾਸਤੇ ਤੇ ਸਾਡੀ company ਦੋਨਾਂ ਚੀਜਾਂ ਵਿੱਚ help ਕਰਦੀ ਆ ਜੇ ਤੁਸੀਂ PR ਲੈਣਾ ਚਾਹੁੰਦੇ ਓ। plus ਤੁਸੀਂ job ਵੀ ਕਰਨਾ ਚਾਹੁੰਦੇ ਓ, ਉੱਥੇ ਜਾ ਕੇ, settle ਹੋ ਕੇ ਤੇ ਦੋਨਾਂ ਵਾਸਤੇ ਸਾਡੀ company help ਕਰ ਦਿੰਦੀ ਆ ਕਿ ਜਿਵੇਂ ਕਿ ਤੁਸੀਂ ਪਹਿਲਾ ਆਪਣਾ PR apply ਕਰੋ। ਜਦੋਂ ਤੁਹਾਡੇ ਕੋਲ PR ਆ ਗਿਆ, ਉਸ ਤੋਂ ਬਾਅਦ ਤੁਹਾਡੇ ਵਾਸਤੇ jobs ਦੇ ਜਿਹੜੇ interviews ਨੇ recruiters ਦੇ ਨਾਲ। ਉਹਨਾਂ ਵਾਸਤੇ ਵੀ ਤੁਹਾਨੂੰ ਕਾਫੀ help ਕਰਦੇ ਨੇ ਉਹ ਤੇ ਉਹਨਾਂ ਦਾ ਇੱਕ system ਆ ਜਿਵੇਂ ਕਿ ਸਾਡੀ company

ਜਿਹੜਾ ਕਿ company ਦੇ director ਨੇ, ਉਹ ਲੈਂਦੇ ਨੇ। ਘੱਟੋ-ਘੱਟ ਅੱਧੇ ਘੰਟੇ ਦਾ ਹੁੰਦਾ। ਉਹ ਵੀ ਬੁੱਧਵਾਰ ਤੇ ਸ਼ਨੀਵਾਰ ਨੂੰ ਹੁੰਦਾ। ਦੁਪਹਿਰ ਵੇਲੇ ਇੱਕ ਤੋਂ ਡੇਢ ਵਜੇ ਦੇ ਵਿੱਚ। ਉਸ webinar ਨੂੰ attend ਕਰਨ ਤੋਂ ਬਾਅਦ ਹੀ ਜਿਹੜੇ ਕਿ client ਆ, ਉਹਨੂੰ ਅਸੀਂ ਅੱਗੇ next level ਦੇ ਵਾਸਤੇ send ਕਰਦੇ ਆ, ਜਿਹਦੇ ਵਾਸਤੇ ਉਹਨਾਂ ਨੂੰ ਇੱਕ counselor assign ਕੀਤਾ ਜਾਂਦਾ। ਤੇ ਜਿਹੜਾ counselor ਆ, ਉਹਨਾਂ ਦੀ eligibility ਹੁੰਦੀ ਆ, ਉਹਨੂੰ ਦੁਬਾਰਾ confirm ਕਰਦੇ ਨੇ। ਉਸ ਤੋਂ ਬਾਅਦ ਉਹਨਾਂ ਦੀ ਜਿੰਨੀ ਵੀ ਕਹਿੰਦੇ ਨੇ ਕਿ queries ਅਹ ਹੁੰਦੀਆਂ ਨੇ ਜਾਂ ਉਹਨਾਂ ਦੇ ਕੋਈ doubt ਹੁੰਦੇ ਨੇ ਜਾਂ ਫਿਰ ਉਹਨਾਂ ਦੇ question ਹੁੰਦੇ ਨੇ, ਜੇ ਉਹਨੇ ਪੁੱਛਣੇ ਨੇ client ਨੇ ਤੇ client ਨੂੰ ਸਾਰੀ ਜਿੰਨੀ ਵੀ ਇਹ ਸਭ ਚੀਜਾਂ ਨੇ, ਉਹਨਾਂ ਦੇ ਉਹ answer ਕਰਦੇ ਨੇ, ਜੁਆਬ ਦਿੰਦੇ ਨੇ ਤੇ ਇਸ ਤੋਂ ਬਾਅਦ ਉਹਨਾਂ ਨੂੰ ਦੱਸਦੇ ਨੇ ਕਿ ਉੱਥੇ ਜਾਣ ਦੇ ਉਹਨਾਂ ਨੂੰ ਕੀ-ਕੀ benefits ਨੇ ਜਿਵੇਂ ਇੱਕ ਤਾਂ ਉਹਨਾਂ ਨੂੰ ਇੱਕ ਤਾਂ healthcare ਵਿੱਚ ਕੀ benefit ਮਿਲੇਗਾ ਤੇ ਉਹਨਾਂ ਨੂੰ ਦੂਸਰਾ ਜਿਹੜਾ ਹੈਗਾ, financially ਕੀ help ਮਿਲੇਗੀ। ਉੱਥੇ ਜਿਹੜੇ social security benefit ਨੇ, ਉਹ ਕਿਵੇਂ ਅਹ ਕੀ ਹੈਗੇ ਨੇ ਤੇ ਕਿਸ ਤਰ੍ਹਾਂ ਮਿਲਣਗੇ ਉਹਨਾਂ ਨੂੰ। plus ਉਹਨਾਂ ਨੂੰ education ਦੇ ਕੀ-ਕੀ ਫਾਇਦੇ ਹੋਣਗੇ, ਕੀ benefit ਨੇ। ਇਹ ਸਭ ਜ਼ਰੂਰੀ ਚੀਜਾਂ ਦੱਸਣ ਤੋਂ ਬਾਅਦ

ਕੀ ਕਿਵੇਂ ਤੁਸੀਂ ਉਥੇ job ਵਾਸਤੇ ਕਰ ਸਕਦੇ ਓ ਤੇ ਕਿੰਨੀ ਤੁਹਾਨੂੰ estimated salary ਵੀ ਉਥੇ ਮਿਲ ਸਕਦੀ ਆ ਜਿਵੇਂ ਕਿ ਜੇ ਤੁਸੀਂ ਉਥੇ ਗਏ ਓ ਤੁਹਾਡੀ ਕੋਈ particular job ਹੈਗੀ ਆ, ਉਸਦੇ ਵਿੱਚ ਜੇ ਤੁਹਾਨੂੰ job ਮਿਲ ਗਈ ਉਹ ਤੁਹਾਨੂੰ ਕਿੰਨਾ ਕੁ ਉਥੇ ਫਾਇਦਾ ਹੁੰਦਾ ਤੇ ਘੱਟੋ-ਘੱਟ ਪੰਜ ਤੋਂ ਦਸ ਕਰੋੜ ਕਹਿੰਦੇ ਨੇ ਕਿ ਵੀ ਉਹਨਾਂ ਨੂੰ ਉਥੇ ਦਾ ਜਿਹੜਾ ਹੈਗਾ financially earn ਕਰਨ ਦਾ ਮੌਕਾ ਮਿਲ ਜਾਂਦਾ ਜੋ ਕਿ comparative to India ਕਾਫੀ ਜਿਆਦਾ ਏ।

ਹਮ

ਬੱਸ ਵੇਹਲੇ ਬੈਠੇ ਆ ਮੈਂ ਕੁਛ shopping ਵਗੈਰਾ ਸੋਚ ਰਹੀ ਸੀ ਅੱਛਾ ਮੈਨੂੰ ਦੱਸੋ ਰੋਟੀ ਪਾਣੀ ਹੋ ਗਯੀ ਤੁਹਾਡੀ ਹੰਜੀ ਖਾਲੀ ਰੋਟੀ ਅੱਸੀ

ਨਾ ਕੱਮ ਤੇ ਕੋਈ ਨਹੀਂ ਹੁਣ ਅੱਛਾ ਮਾਸੀ ਮੈਨੂੰ ਨਾ shopping ਕਰਨੀ ਸੀ ਮੇਰੀ ਹੁਣ ਵਾਪਸੀ ਵਾਪਸੀ ਦੀ ਤਿਆਰੀ ਏ ਨਾ ਤੇ ਮੈਂ ਸੋਚ ਰੀ ਸੀ ਕਿ ਮੈਂ ਸਾਮਾਨ ਸਮੁਨ ਖਰੀਦ ਲਾਂ ਅਗਰ ਤੁਸੀ ਵੇਹਲੇ ਹੋ ਤੇ ਮੇਰੇ ਨਾਲ ਚੱਲੋ ਮੈਨੂੰ ਤੇ ਪਤਾ ਨਹੀਂ ਠੀਕ ਏ ਤੁਸੀ ਕਿਥੋਂ ਕਰਨੀ shopping ਮੈਂ ਤੁਹਾਡੇ ਨਾਲ ਚਲੇ ਜਾਂਗੀ ਉਹ ਤੇ ਮੈਂ ਮਾਸੀ ਇਸ ਤਰ੍ਹਾਂ ਹੈਗਾ ਵੇ ਮੱਮੀ ਦਿਤੇ ਤਬੀਯਤ ਠੀਕ ਨਹੀਂ ਹੈਗੀ ਮੈਨੂੰ ਇਥੇ ਪਤਾ ਨਹੀਂ ਕਿਹੜੀ ਹੁਣ ਬੜਾ ਬਦਲ ਗਯਾ ਵੇ ਸ਼ਹਿਰ ਤੇ ਕੱਪੜੇ ਖਰੀਦਣੇ ਨੇ ਕੁੱਛ ਸੂਟਾਂ ਵਗੈਰਾਹ ਖਰੀਦਣੇ ਨੇ ਬੱਚਿਆਂ ਦੇ ਥੋੜੇ ਖਰੀਦਣੇ ਨੇ ਔਰ ਥੋੜਾ ਬਹੁਤ ਘਰ ਦਾ ਸਮਾਨ ਖਰੀਦਣਾ ਸਾਡੇ ਸ਼ਹਿਰ ਵਿਚ ਤੇ ਸਾਰਾ ਸਮਾਨ ਬੜਾ ਮਹਿੰਗਾ ਹੈਗਾ ਵੇ ਤੁਹਾਨੂੰ ਪਤਾ ਹੀਏ ਤੇ ਮੈਨੂੰ ਦਸੋ ਤੁਸੀ ਕਿਥੇ ਹੈਗਾ ਕਿਹੜੀ ਥਾਂ ਕਿਥੇ ਹੈਗੀ ਏ ਉਸ ਹਿਸਾਬ ਨਾਲ ਫੇਰ planting ਕਰਨੇਆ ਜਾਣ ਦੀ ਇਹਥੇ ਜਮੁਨਾਨਾਗਰ ਸਾਡੇ ਇਹਥੇ ਵਧੀਆ ਤੋਂ ਵਧੀਆ ਦੁਕਾਨਾਂ ਹੈਗੀਆਂ ਨੇ ਬਹੁਤ ਵੱਡੀਆਂ ਦੁਕਾਨਾਂ ਨੇ ਓਥੇ ਜਾ ਕ ਅੱਸੀ ਜ਼ਯਾਦਾ shopping ਕਰਨੇ ਆ ਓਥੇ ਬਹੁਤ ਵਧੀਆ ਕਪੜੇ ਮਿਲਦੇ ਨੇ ਬਹੁਤ ਵਧੀਆ ਬੱਚੋ ਕੇ

ਠੀਕ ਏ ਤੇ ਉਹ ਹੋ ਗਯਾ ਜਮੁਨਾਨਾਗਾਰ ਉਹ ਪੈ ਗਯਾ ਇੱਕ ਪਾੱਸੇ ਤੇ ਜਿਵੇਂ ਘਰ ਦੀ ਰਸੋਇ ਦੇ ਵਾਸਤੇ ਕੁਛ ਸਮਾਨ ਲੈਣਾ ਵੇ ਕੁਛ steel ਦੇ ਭਾਂਡੇ ਵਗੈਰਾਹ designer ਭਾਂਡੇ ਹੁੰਦੇ ਨੇ ਨਾ ਅ crockeries ਵਗੈਰਾਹ ਤੇ ਕੜਾਹੀਆਂ ਉਹ ਕਿਥੈ ਕਿਹੜੀ ਥਾਂ ਤੇ ਮਿਲਣ ਗਿਆ ਸਸਤੀਆਂ ਮਿਲਣ ਸਹੀ rate ਦੀਆ

ਨਾ ਨਾ ਪੀਤਲ ਦੀਆਂ ਕਿੱਥੇ ਕਾੱਮ ਵਾਲਿਆਂ ਕਿੱਥੇ ਸੰਭਦੀਆਂ ਨੇ ਓਹਨਾ ਨੂੰ ਤੇ ਭਾਰੀ ਲਗਦਾ ਜੇ ਤੁਸੀ steel ਦੀਆ ਲੈਣੀਆਂ ਨੇ ਤੇ ਏਥੇ ਜਗਾਧਰੀ ਵਿਚ ਬਹੁਤ steel ਦਾ ਮਾਲ ਵਧੀਆ ਤੋਂ ਵਧੀਆ ਮਿਲਦਾ ਏ ਇਥੇ ਬਹੁਤ ਜ਼ਿਆਦਾ ਹੀ factory ਯਾ ਨੇ ਹਰ ਮਲਤਬ ਕਿ variety ਬਣਦੀ ਏ ਸਾਡੇ ਸ਼ਿੱਬੂ ਚ ਸਾਹਮਣੇ ਬਹੁਤ ਅੱਛੀ ਵਧੀਆ ਤੋਂ ਵਧੀਆ variety A ਤੋਂ z ਸਾਰੀ variety ਮਿਲਦੀ ਏ ਜੇ ਤੁਸੀ ਕਵੋ ਮੇਰੇ ਨਾਲ ਚੱਲੋ ਤੁਹਾਨੂੰ ਮੈਂ ਓਥੇ shopping ਕਰਾ ਦੇਣੀਆਂ ਇੱਕ ਤੋਂ ਇੱਕ variety ਓਥੇ ਮਿਲਦੀ ਏ

ਪੀਸਾਂ ਦੇ ਹਿਸਾਬ ਨਾਲ ਨਹੀਂ ਕਿਲੋ ਦੇ ਹਿਸਾਬ ਨਾਲ ਦਿੰਦਾ ਬਇ ਜੋ rate ਬਾਜ਼ਾਰ ਹੁੰਦਾ ਉਹ ਦੇਂਦਾ ਬਾਜ਼ਾਰ ਮਤਲਬ ਕਿ ਠੀਕ rate ਚ ਦੇ ਦੇਂਦਾ ਕਿਲੋ ਦੇ ਹਿਸਾਬ ਨਾਲ ਅੱਛਾ fresh ਏ ਕਿ scrap ਏ fresh ਏ fresh ਇਥੇ ਮਤਲਬ ਕਿ ਅ ਕਿ ਕਹਿੰਦੇ ਨੇ company ਹੈਗੀਏ ਇਥੇ ਮਾਲ ਸਾਰਾ ਬਣਦਾ A ਤੋਂ Z

frying pan teapot ਕੜਾਹੀਆਂ ਪਰਾਤਾਂ ਮਤਲਬ ਕਿ ਬੜੇ ਬੜੇ ਭਗੌਨੇ ਬੜੇ ਬੜੇ ਮਤਲਬ ਕਿ ਹਰ variety ਇਥੇ ਬਣਦੀ ਏ ਕੜਛੀਆਂ ਵੀ ਬਣਦੀਆਂ ਨੇ ਛੋਟੇ ਛੋਟੇ ਹਰੇਕ variety ਬਣਦੀ ਏ A ਤੋਂ Z

ਠੀਕ ਏ ਐਵੇਂ ਕਰਾਂ ਗੇ ਨਾ ਭਾਂਡਿਆਂ ਵਾਸਤੇ ਮੈਂ ਤੁਹਾਡੇ ਘਰ ਆਜਾ ਗੀ ਤੁਹਾਡੇ ਘਰੋਂ ਫੇਰ ਦੇਖ ਲਾਂਗੀ ਹੋਰ ਜਿਹੜੇ ਮੈਂ ਦੂੱਜੇ ਸਮਾਨ ਲੇਣਾ ਓਹਦੇ ਵਾਸਤੇ ਤੇ ਤੁਸੀ ਮੇਰੇ ਘਰ ਆ ਜਾਣਾ ਅੱਸੀ ਇਥੋਂ ਕੱਠੇ ਚਲਾਂ ਗਏ ਫੇਰ ਠੀਕ ਏ ਏਥੇ ਉਹ ਜੇੜਾ ਦੁੱਜਾ ਸਮਾਨ ਲੈਣਾ CUP ਵਗੈਰਾਹ ਮਤਲਬ ਕਿ ਹੋਰ unbreakable ਦਾ ਸਮਾਨ ਉਹ ਮੀਨਾ market ਚ ਬਹੁਤ ਵਧੀਆ ਮਿਲਦਾ ਉਥੇ ਵੀ ਵੱਡੀਆਂ ਤੋਂ ਵੱਡੀਆਂ ਦੁਕਾਨਾਂ ਨੇ ਜਿਵੇਂ ਤੁਸੀ ਕਵੋ ਤੁਹਾਡੇ ਨਾਲ ਮੈਂ ਚੱਲ ਦਵਾਂ ਗੀ ਸਮਾਨ ਤੁਹਾਨੂੰ ਖਰੀਦ ਦਵਾਂਗੀ

ਮੈਂ ਸ਼ਾਮੀ ਚਾਰ ਤਿੰਨ ਤੋਂ ਪੰਜ ਛੇ ਵਜੇ ਤਕਨ ਵੇਹਲੀ ਆਂ ਕਿਉਂਕਿ ਸ਼ਾਮੀ ਮੌਸਮ ਠੰਡਾ ਹੋ ਜਾਂਦਾ ਤੁਹਾਨੂੰ ਧੁੱਪ ਨਾਲ allergy ਏ ਨਾ ਹੰਜੀ ਮੈਨੂੰ ਧੁੱਪ ਤੋਂ ਬੜੀ allergy ਮੈਂ ਤੁਰ ਵੀ ਨਹੀਂ ਸਕਦੀ ਮੇਰੀ ਤਬੀਯਤ ਖਰਾਬ ਹੋਇ ਦੀਏ ਬੁਖਾਰ ਸੀ পিতি ਯਾ ਆ ਰਹੀਆਂ ਸੀ ਤੇ ਅੱਜ ਮੈਂ ਕੁਛ ਬੋਲਣ ਲੱਗਿਆਂ ਤੇ ਤੁਰਨ ਵੀ ਲੱਗਿਆਂ ਦੋ ਦਿਨ ਤੋਂ ਬੜੀ ਜ਼ਿਆਦਾ ਤਬੀਯਤ ਖਰਾਬ ਹੋਇ ਸੀ

ਸਾਰਿਆਂ ਦਾ ਇਹੀਓ ਹਾਲ ਏ ਮੈਂ ਆਇਆਂ ਇਥੇ ਛੁਟਿਆ ਬੀਤਾਂਨ ਤੇ ਆਂਦੇ ਹੀ ਮੈਨੂੰ ਥੋੜੀ ਜੀ ਤਬੀਯਤ ਖਰਾਬ ਹੋ ਗਯੀ ਮੇਰੇ ਦੋਨੋ ਬੱਚਿਆਂ ਨੂੰ ਪਹਿਲਾ ਬੁਖਾਰ ਚੜ੍ਹ ਗਯਾ ਫੇਰ ਉਹ ਦੋਨਾਂ ਦਾ ਉਤਰਿਆ ਤੇ ਫੇਰ ਮੇਰੀ ਤਬੀਯਤ ਖਰਾਬ ਹੋ ਗੀ ਪਾਣੀ set ਜਦੋ ਵੀ ਆਣੀਆਂ ਨਾ ਪਹਿਲੇ ਚਾਰ ਪੰਜ ਦਿਨ ਇੰਝ ਹੀ ਰਹਿੰਦੇ ਨੇ ਮੇਰੇ

ਅੱਛਾ ਮਾਸੀ ਮੈਂ ਪੁੱਛਣਾ ਸੀ ਕਿ ਜਿਹੜੀ ਦੁਕਾਨ ਤੁਸੀ ਮੈਨੂੰ ਕਹਿ ਰਹਿਓ ਜਾਨ ਨੂੰ ਓਥੇ ready-made ਕਪੜੇ ਨੇਯਾ unstitch ਨੇ unstitch ਵੀ ਮਿਲ ਜਾਂਦੇ ਨੇ ਵਧੀਆ ਤੋਂ ਵਧੀਆ ਦੁਕਾਨਾਂ ਨੇ ਇਹਥੇ ਤੇ sticking ਕਪੜਾ ਵੀ ਮਿਲ ਜਾਂਦਾ readymade ਮੈਂ ਇਸਲਯੀ ਪੁੱਛ ਰਹੀ ਸੀ ਕਿਉਂਕਿ ਮੇਰੇ ਸ਼ਹਿਰ ਚ stich ਵੀ unstitch ਹੁੰਦੇ ਨੇ rate ਜ਼ਿਆਦਾ ਨੇ ਤੇ ਕਿਸ range ਤੋਂ ਮਤਲਬ designer ਕਪੜੇ ਕਿਸ range ਤੋਂ ਸ਼ੁਰੂ ਹੋਣ ਗੇ ਕਿਉਂਕਿ ਮੇਰੇ ਉਥੇ ਵੀ ਮਿਲਦੇ ਨੇ ਐਸੀ ਗੱਲ ਨਹੀਂ ਕਿ ਨਹੀਂ ਮਿਲਦੇ ਮਗਰ ਓਥੇ ਜੇਦੀ ਸ਼ੁਰੂਆਤ ਹੁੰਦੀ ਏ ਤਿੰਨ ਹਜਾਰ ਸਾਡੇ ਤਿੰਨ ਹਜਾਰ ਚਾਰ ਹਜਾਰ ਤੋਂ ਸ਼ੁਰੂਆਤ ਹੁੰਦੀ ਏ

ਜਮੁਨਾਨਾਗਾਰ shop ਹੈਗੀ ਏ ਉਹ ਕਪੜਾ ਅਨਸਿਤਾ ਵੀ ਮਤਲਬ ਕਿ ਸੀ ਕੇ ਵੀ ਦੇ ਦੇਂਦੇ ਨੇ ਜ ਅੱਸੀ ਕਵਾਂ ਗੇਨਾ ਸਾਨੂ ਇਹ ਕਪੜਾ ਇੰਝ ਚਾਹੀਦਾ ਤੇ ਸਾਨੂ ਸੀ ਕੇ ਵੀ ਦੇ ਦੇਣਗੇ ਆਹੋ ਉਹ ਤੇ ਮਈ ਗੱਲ ਸਮਝ ਗਿਆਂ ਓਹਦੇ ਵਾਸਤੇ ਤੇ unstitch ਕਪਦਸ ਲੈਣਾ ਪਏਗਾ ਮੈਂ ਸੋਚਣੀ ਆ ਕਿ ਟੇਲਰਾਂ ਦਾ ਖਰਚਾ ਬੱਚ ਜੇ ਫੇਰ ਉਹ ਰਹਿੰਦਾ ਏ ਨਾ

mood ਖਰਾਬ ਹੋ ਜਾਂਦਾ ਪੈਸੇ ਵੀ ਠੋਕ ਕ ਲੈਂਦੇ ਨੇ tailor ਵਾਲੇ ਤੇ ਇਥੇ ਉਹ ਤੇ ਹਾਈਏ ਪੈਸੇ ਤੇ ਓਹਨਾ ਨੇ ਠੋਕ ਕੇ ਲੈਣੇ ਨੇ ਜੇ ਓਹਨਾ ਨੇ ਮਨ ਮਰਜੀ ਦੀ ਚੀਜ ਮੰਗੋ ਗੇ ਓਹਨੇ ਪੈਸੇ ਤੇ ਆਪਣੇ ਠੋਕ ਕੇ ਲੈਣੇ ਨੇ ਕਿਉਂਕਿ ਓਹਨਾ ਨੂੰ ਪਤਾ ਬਾਹਰੋਂ ਬੰਦਾ ਆਯਾ ਇਹਨੂੰ ਜਰੂਰਤ ਏ ਇਹਨੇ ਆਪਣਾ ਕੰਮ ਕਰਵਾਣਾ ਓਹਨੇ ਪੈਸੇ ਠੋਕ ਕ ਲੈਣੇ ਨੇ ਲੇਕਿਨ ਬਾਕੀ ਦੁਕਾਨ ready-made ਦੁਕਾਨਾਂ ਤੇ ਜਿਹੋ ਜੇ ਤੁਸੀ gown ਚਾਹੰਦੇਓ ਅ frock ਬਇ ਜਿਵੇਂ ਕਿ ਕਿ ਕਹਿੰਦੇ ਨੇ ਉਹਨਾਂ ਨੂੰ gown ਵਗੈਰਾਹ frock A shape ਚ ਜਿਵੇਂ ਤੁਸੀ ਪਸੰਦ ਕਰਦੇ ਹੋ ਉਵੇਂ ਤੇ ready made ਬਹੁਤ ਮਿਲ ਜਾਂਦੀਆਂ ਨੇ ਆਹੋ ਮੈਂ ਮੈਂ ਮਤਲਬ ਝਮੇਲੇ ਖਤਮ ਕਰਨਾ ਚਾਹੰਦੀ ਆ rate ਵੀ ਸਹੀ ਹੋਵੇ ਤੇ ਦਰਜੀਆਂ ਦੇ ਚੱਕਰ ਨਾ ਕੱਟਣੇ ਪੈਣ ਮੈਂ ਹੁਣ ਲੈਕੇ ਆਇਆ ਐਸੀ ਗੱਲ ਨਹੀਂਏ

ਹਾਂ ਦਿੱਲੀਓਂ ਤੇ ਗਰਮੀਆਂ ਦੇ ਹਿਸਾਬ ਨਾਲ ਮੈਂ ਮੇਰੇ ਕੋਲ ਹਨ ਪੈਸੇ ਉਸ time ਹੈ ਨਹੀਂ ਸੀ ਹੱਥ ਵਿਚ ਜਿਹਨੇ cash ਸੀ ਕਿਉਂਕਿ ਕਿ ਹੋਇਆ ਦਿੱਲੀ ਚ ਹਿਸਾਬ ਸਭ ਨੇ google pay ਤੇ paytm ਬੰਦ ਕਰਤੇ ਨੇ ਹੁਣ ਸਭ cash ਦੇ ਹਿਸਾਬ ਨਾਲ ਚਲਣ ਲੱਗ ਗਏ ਨੇ ਤੇ ਮੇਰੇ ਹੱਥ ਵਿਚ cash ਜ਼ਿਆਦਾ ਹੈ ਨਹੀਂ ਸੀ ਤੇ ਮੈਂ ਉਸੇ ਹਿਸਾਬ ਨਾਲ ਸੱਤ ਸੁਤ ਹੀ ਲਿਯਾਯੀ ਆਂ ਬੱਸ

ਪੂਰੀ fitting ਮੈਨੂੰ fitting ਵੀ ਕਰਨ ਦੀ ਲੋੜ ਨਹੀਂ ਪਯੀ ਪਹਿਲੇ ਮੈਂ ਸੋਚਿਆ ਸੀ ਕਿ ਮੈਨੂੰ ਓਥੇ ਜਾ ਕੇ fitting ਕਰਾਣੀ ਪੈਣੀ ਏ tailor ਕੋਲੋਂ ਮਤਲਬ tight suit ਕਰਨਾ ਪੈਣਾ

ਸਭ designer ਹੋਣ ਹਨ ਭਾਵੇਂ ਕਮੀਜ ਓਰ design ਹੋਵੇ ਥੱਲੇ ਸਲਵਾਰ ਹੋਵੇ ਯਾ ਥੱਲੇ ਪੈਂਟ ਹੋਵੇ ਯਾ ਪਲਾਜ਼ੋ ਹੋਵੇ ਹਾਂ ਚਾਹੇ ਸ਼ਰਾਰਾ ਹੋਜੇ ਮਤਲਬ ਕਿ ਹੈ ਨਾ ਕਿ normal normal ਸੂਟ ਘਰ ਪਾਉਣ ਵਾਸਤੇ ਤੇ ਹੁੰਦੇ ਹੀ ਨੇ ਬਸ ਕਿਥੇ ਇਹ ਮੈਨੂੰ ਹਰ ਵੇਲ਼ੇ ਨਾ ਕਦੀ ਨਾ ਕਦੀ ਕਿਥੇ ਨਾ ਕਿਥੇ ਜਾਣਾ ਪੈ ਜਾਂਦਾ ਵੇ ਮੈਂ ਇਕ old age home ਦੇ ਨਾਲ ਵੀ ਜੁੜੀ ਹੋਇਆ ਤੇ ਮੈਂ ਗੁਰੂਦਵਾਰੇ ਦੇ ਨਾਲ ਵੀ ਕਮੇਟੀ ਦੇ ਨਾਲ ਇਸ ਤਰਾਂ ਜੁੜੀ ਹੋਇ ਆ ਤੇ ਕਿਸੀ ਵੀ time ਕੋਈ ਨਾ ਕੋਈ ਕੰਮ ਆ ਜਾਂਦਾ ਏ ਨਾ ਤੇ ਇਸੀ ਲਯੀ ਮੈਂ ਸਵੇਰੇ ਹੀ ਤਿਆਰ ਰਹਿਣੀ ਆ ਹੰ ਠੀਕ ਆ ਕਿ ਮੈਨੂੰ ਅਗਰ immediately ਕੋਇ call ਆ ਗਯਾ ਕੁਛ ਆ ਗਯਾ ਤੇ ਮੈਂ late ਨਾ ਹੋਵਾਂ ਤੇ ਇਸ ਕਰਕੇ ਮੈਂ ਕਪੜੇ ਵੀ ਫੇਰ ਓਸੇ ਹਿਸਬ ਨਾਲ choose ਕਰਦੀਆਂ

ਕਪੜੇ ਕੱਡਾ ਤੇ ਦੋ ਮਿੰਟਾ ਚ ਖੜੀ

ਪਤਾ ਮੈਂ ਕੰਮ ਕਰਨੇ ਨੇ ਤੇ ਬੰਦਾ ਹਰ ਵੱਲੇ ready ਰਵੇ ਘਰ ਦਾ ਵੀ ਸਾਰਾ ਕੰਮ ਨਿਪਟਾਣਾ ਹੁੰਦਾ ਤੇ ਕਰ ਕਰ ਕੇ ਹੀ ਜਾਣਾ ਹੁੰਦਾ ਹਾਂ ਕਿਉਂਕਿ ਮੈਨੂੰ ਓਥੇ OFFICE ਵੀ ਜਾਣਾ ਹੁੰਦਾ ਕਯੀ ਵਾਰ office ਤੋਂ ਵੀ ਕਿ ਵਾਰ phone ਆ ਜਾਂਦਾ ਅਚਾਨਕ ਹੀ ਆ ਜਾਂਦਾ ਕਿ madam ਆਪਕੇ signature ਕਿ ਜਰੂਰਤ ਹੈ ਆਪ ਆ ਜਾਈਏ

ਬੱਸ ਮੈਨੂੰ ਇਹ ਮੈਂ ਜ਼ਿਆਦਾ ਨਹੀਂ ਫਿਰਨਾ ਮੈਨੂੰ ਇੱਕ ਦੋ ਹੀ ਦੁਕਾਨਾਂ ਦਸਣਾ ਜਿਥੇ ਮਈ ਬੱਸ ਖੜੀ ਹੋਵਾਂ ਚੀਜ ਪਸੰਦ ਆਏ rate ਪਸੰਦ ਆਵੇ ਮੈਂ ਲੈ ਕੇ ਪਾਸੇ ਕਰਾ ਮੈਂ ਕਿਹ ਤੇ ਰਹੀ ਹੈ ਦਿੱਲੀ ਗਈ ਸੀ ਤੇ ਇਹਨਾਂ ਦੇ ਨਾਲ ਗੁਰੂਦੁਆਰੇ ਮੱਥਾ ਟੇਕਣ ਜਾਣਾ ਸੀ ਤੇ ਉਥੇ shopping ਦੇਖ ਲੈਣੇ ਆ ਤੇ ਇੱਕ ਦੁਕਾਨ ਤੇ ਖੜੀ ਹੋਇ ਆ ਓਹਨੇ ਸੂਟ ਤੇ ਸੂਟ ਕੱਢੀ ਜਾ ਰਹੇ ਸੀ ਇੱਕ ਇੱਕ ਮੈਂ ਪਾਸੇ ਕਰਿ ਜਾ ਰਹੀ ਸੀ ਪੰਜ ਸੱਤ ਅੱਠ ਸੁਤ ਹੋ ਗਏ ਨੋ ਉਹ cash ਗਿਨੇਆ cash ਕੱਟ ਸੀ ਮੈਂ ਕਿਆ ਭਰਾ ਦੋ ਸੂਟ ਰੱਖ ਲੈ ਤੇ ਇਹ ਮੈਨੂੰ ਸੱਤ ਸੂਟ ਦੇਦੇ ਠੀਕ

ਹਾਂ ਸੱਤ ਸੂਟ ਲੈ ਕੇ ਆਈ ਸੀ ਠੀਕ ਏ ਤੇ ਓਥੋਂ ਨਹੀਂ ਕੋਈ ਲੈ ਕੇ ਆਈ ਓਥੋਂ ਤੇ ਮੇਰੇ ਸਾਰੇ heavy ਸੂਟ ਨੇ ਨਾ

ਓਥੇ ਮੇਰੇ ਸਾਰੇ heavy ਸੂਟ ਨੇ ਮਤਲਬ dashing ਦੇ ਸੂਟ ਨੇ ਸਾਰੇ "ਇਥੇ ਨਾ ਏ ਹੁੱਡਾ ਸਤਾਰਾਂ sector ਏ ਨਾ ਓਥੇ market ਹੈਗੀਆਂ ਨੇ ਦੋ ਤਿਨ ਤੇ ਓਥੇ ਇੱਕ ਤੋਂ ਇੱਕ variety designer ਸੂਟ ਮਿਲਦੇ ਆ sticking ਕਰਕੇ ਵੀ ਨਾਲ ਦੇ ਦੇ ਦੇਣਗੇ] ਮੈਂ ਨਾ ਪਿਛਲੇ ਸਾਲ ਆਈ ਸੀ ਤੇ ਮੈਂ ਪਿਛਲੇ ਸਾਲ ਨਾ ਇੱਕ ਸੁਤ ਖ਼ਰੀਦਿਆ ਸੀ ਹੁੱਡਾ ਸਤਰਾਂ ਸਤਰਾਂ sector ਚੋ ਤੇ ਉਹ ਸੂਟ ਉਸਨੇ ਮੈਨੂੰ ਪੰਜ ਹਜ਼ਾਰ ਦਾ ਦਿੱਤਾ

ਓਸ ਦੇ ਬਾਦ ਮੈਂ ਸੋਚਿਆ ਕਿ ਮੈਂ ਇੰਝ ਸੂਟ ਲੈਣਾ ਹੀ ਨਹੀਂ ਏ ਉਹ ਸੂਟ ਕਢਾਇ ਕਢੂਈ ਸੀਤਾ ਸਵਾਯਾ ਬਿਨਾ ਚੁੰਨੀ ਦੇ ਹੰ ਹੋਰ ਉਹ dry clean ਕਰਵਾਣ ਵਾਲਾ ਸੂਟ ਸੀ ਠੀਕ ਫੇਰ dry clean ਕਰਨ ਦੇ ਪਹਲੇ daily ਪੈਣ ਵਾਲੇ dry clean ਨਹੀਂ ਕਰਾਏ ਜਾਂਦੇ ਉਹ daily ਪਾਣ ਵਾਲਾ ਨਹੀਂ ਸੀ ਮਈ ਘਰ ਚ ਹਲਕਾ ਜਿਯਾ ਧੋ ਕੇ ਵੇਖੇਯਾ ਉਹਦਾ ਰੰਗ ਨਿਕਲਣ ਲੱਗ ਗਯਾ ਰੰਗ ਨਿਕਲਣ ਲੱਗ ਗਯਾ ਤੇ ਇਸ ਲਯੀ ਮਈ ਵਿਚਾਰ ਬਣਾ ਲਿਆ ਹੁਣ ਮੈਂ ਇਹ ਲੈਣਾ ਹੀ ਨਹੀਂ ਇਥੋਂ ਚੀਜ ਲੈਣੀ ਏ ਬੜੀ ਸੋਚ ਸਮਝ ਕੇ ਜਿਹੜੇ ਚ ਮੈਨੂੰ ਉਹ ਨਾ ਹੋਵੇ problem ਨਾ ਹੋਵੇ

ਕਪੜਾ ਜੱਦ ਵੀ ਲਵੋ ਸੋਚ ਕੇ ਲਵੋ ਕਹਿਣ ਦਾ ਮਤਲਬ ਕਿ ਬਇ ਹਰ ਵੇਲ਼ੇ ਪਾਣ ਵਾਸਤੇ ਬੰਦਾ ready ਰਵੇ ਕਪੜਾ ਚੁਕਿਆ ਤੇ ਪਾ ਕ ਤੁਰ ਪਵੇ ਨਹੀਂ ਮਾਸੀ function ਨਾ ਵਾਸਤੇ ਵੀ ਲੈਣੇ ਪੈਂਦੇ ਨੇ ਨਾ function ਨਾ ਵਾਸਤੇ ਤੇ ਉਹ party wear ਤੇ ਵੱਖਰੇ ਸੂਟ ਹੁੰਦੇ ਨੇ

ਉਹ ਤੇ ਅਲਗ ਹੁੰਦੇ ਨੇ ਜਿਹੜਾ ਕਿ ਜਿਵੇ ਅੱਸੀ ਬਜ਼ਾਰ shopping ਕਰਨ ਜਾਣੀ ਜਿਵੇ ਅੱਸੀ ਸਬਜ਼ੀ ਲੈਣ ਜਾਣੀ ਏ ਜਿਵੇ ਅੱਸੀ ਕਿਸੇ ਦੇ ਘਰ ਚਲੇ ਆ ਅਚਾਨਕ ਸਾਨੂ ਜਾਣਾ ਪੈ ਗਯਾ ਐਵੇ ਦੇ ਸੂਟ ਵੀ ਤੇ ਰਖਣੇ ਪੈਂਦੇ ਨੇ ਨਾ

ਸਾਰੇ ਮੇਰੇ ਉਵੇਂ ਦੇ ਹੀ ਕਪੜੇ ਨੇ ਨਾ ਇਸ ਲਯੀ ਹਰ ਥਾਂ ਤੇ ਪਾ ਕ ਜਾਂਦੇ ਹੋਏ ਨਾ ਮੈਨੂੰ ਬੜਾ ਆਂਦਾ ਝਾਕਾ ਕਿ ਹਨ heavy heavy ਸੂਟ ਮੈਂ ਪਾ ਸਾਡੇ ਸ਼ਹਿਰਾਂ ਚ ਸੂਟ ਚਲਦੇ ਹਿਨੀ ਨਾ ਹਨ

"pant ਪਾ ਲਿਆ midi ਪਾ ਲਿਆ ਇਸ ਤਰ੍ਹਾਂ ਹੀ ਚਲਦਿਆਂ ਨੇ ਤੇ ਇਸੀ ਹੋਰ

ਬੱਸ ਇਹੀਓ ਹੀ ਹਾਂ ਇਸ ਕਰ ਕੇ ਨਾ ਬੱਸ ਇਸਤਰਾਂ ਸਬ ਕੁਛ ਚਲਦਾ ਰਹਿੰਦਾ ਵੇ ਤਾਂ ਮੈਂ ਹੁਣ ਨਾ ਬੜਾ ਸੋਚ ਲਿਆ ਮੈਂ ਕਿ ਹੋਣ ਮੈਂ ਮਤਲਬ ਗਿਣ ਕੇ ਪਾਵੇ ਦਸ ਬਾਰਹ ਰਖਾ ਮਗਰ ਗਿਣ ਕੇ ਰੱਖਾਂਗੀ ਤੇ ਇਹ ਏਧਰ ਜਾਨ ਵਾਲੇ ਤੇ ਇਹ ਓਦਰ ਜਾਨ ਵਾਲੇ ਠੀਕ ਏ ਇਸ ਲਈ ਮੈਂ ਤੁਹਾਨੂੰ ਮਤਲਬ mind ਤੁਹਾਡਾ set ਕਰ ਰਹੀ ਹਾ ਕਿ ਇਸ ਥਾਂ ਤੇ ਜਾਣਾ ਲੈ ਕੇ ਏਨੂੰ ਉਸ ਥਾਂ ਤੇ ਲੈ ਕੇ ਏਨੂੰ ਤਾ ਤਾ ਮੈਂ ਤੁਹਾਨੂੰ ਕਿਆ

ਹਾਂਜੀ ਕੋਈ ਨਾ ਜਦੋ ਕਵੋਂਗੇ ਮੈਂ ਤੂਹਾਡੇ ਨਾਲ ਹੀ ਚਲੀ ਜਾਵਾਂਗੀ ਠੀਕ ਹੈ ਠੀਕ ਹੈ ਮੈਂ ਫੇਰ ਆਵਾ ਤੁਹਾਡੇ ਕੋਲ ਤੁਹਾਨੂੰ ਲੈਣ ਆਵਾ ਕਿ ਤੁਸੀਂ ਆਓਗੇ ਮੇਰੇ ਕੋਲ ਜਿਵੇਂ ਤੁਹਾਡਾ ਮਨ ਕਰਦਾ ਤੁਸੀਂ ਲੈਣ ਅਜੋਗੇ ਤਾ ਵੀ ਚਲ ਪਵਾਂਗੀ ਜੇ ਤੁਸੀਂ ਕਵੋਂਗੇ ਤੇ ਮੈਂ ਪਹਿਲੀ ਕਿ ਮੈਂ ਆ ਨਹੀਂ ਸਕਦੀ ਤੁਹਾਨੂੰ ਪਤਾ

ਮੈਂ ਸਮਜਨੀ ਹਾਂ ਕਲੇ ਤੁਸੀਂ ਆ ਨਹੀਂ ਸਕਦੇ ਤੁਹਾਡਾ ਮੁੰਡਾ ਤੁਹਾਨੂੰ ਛੱਡ ਜਾਏਗਾ ਯਾ ਮੈਂ ਆਵਾ ਤੁਹਾਨੂੰ ਓਥੋਂ ਲੈ ਕੇ ਫੇਰ market ਚਲਾ

ਓਥੇ ਜਾ ਕੇ ਦੇਖ ਲਾਂਗੇ ਤੇ ਏਥੇ ਮਤਲਬ ਬਣੇ ਬਣਾਏ ਪੜ੍ਹਦੇ ਵੀ ਮਿਲਦੇ ਨੇ ਹਾਂ ਜਿਥੇ ਏਥੇ ਤੁਸੀਂ ਸਬ ਤੋਂ ਪਹਿਲੇ ਤੁਸੀਂ ਖੇੜੇ ਕੋਲੋਂ ਨਾ ਨਿਰੇ ਪੜ੍ਹਦੇ ਹੀ ਪੜ੍ਹਦੇ ਓਥੇ ਨਿਰੇ ਪੜ੍ਹਦੇ ਹੀ ਪੜ੍ਹਦੇ ਹੈ ਤੇ ਤੁਸੀਂ ਮੇਰੇ ਨਾਲ ਚਲੇਯੋ ਇਥੋਂ ਹੀ ਜਦੋ ਤੁਸੀਂ ਮੈਨੂੰ ਲੈਣ ਆਓਗੇ ਮੈਂ ਤੁਹਾਨੂੰ ਜਾਂਦੇ ਜਾਂਦੇਯਾ ਪਹਿਲਾ ਤਾ ਤੁਹਾਨੂੰ ਇਹ ਹੀ ਵਖਾ ਦਾਗੀ ਠੀਕ ਹੈ

ਅੱਛਾ ਠੀਕ ਹੈ ਜੀ

hello

ਕੁੱਛ ਨੀ। ਹੋਰ ਕਿ ਕਰਨ ਦੇ ਜੇ ਹੋਰ ਕਰਨਾ ਕਿ ਬਹਿੱਠੇ ਆ

ਹਾਂ ਤੇ ਪਾਜੀ ਉਥੇ ਲਗਾ ਹੀ ਉਥੇ ਹਾਂ ਫਿਰ ਓਹਨਾ ਦਾ ਮਾਣਿਕ ਲਗਾ ਹੀ ਨਾ ਹੱਟ ਗਿਆ ਉਥੋਂ ਆਹੋ ਹਟ ਗਿਆ ਕੰਮ ਨਹੀ ਚਲਿਆ ਉਹਨਾਂ ਦਾ

ਠੀਕ ਹੈ ਆਹੋ ਓਦੋ ਵੀ ਮੈ ਬੰਦਗੀ ਕਰਾਇ ਹੀ ਨਾ ਮੇਰੇ ਭਰਾ ਨੇ ਇਥੇ ਛੇਵੇਂ ਮਹੀਨੇਂ ਉਹਦੋਂ ਪਹਿਲਾਂ ਕਹਿ ਦਿੱਤਾ ਤੇ ਬਾਦ ਵਿੱਚੋ ਮੁੱਕਰ ਗਿਆ ਸਾਈਂ ਲੈ ਲਈ ਪਹਿਲੋਂ ਦੋਸੋਂ ਰੁਪਇਆ